ਮੇਰੇ ਪਿਆਰੇ ਨੌਜਵਾਨੋਂ ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਹੋਇਆਂ ਵੱਖਵੱਖ ਤਰ੍ਹਾਂ ਦੇ ਸਪੋਰਟਸ ਵਿੱਚ ਮੁਹਾਰਤ ਵੀ ਹਾਸਲ ਕਰਨੀ ਚਾਹੀਦੀ ਹੈ ਪਿੰਡਪਿੰਡ ਖੇਡਾਂ ਦੇ ਮੁਕਾਬਲੇ ਨਿਰੰਤਰ ਚਲਦੇ ਰਹਿਣੇ ਚਾਹੀਦੇ ਹਨ ਮੁਕਾਬਲਿਆਂ ਨਾਲ ਹੀ ਖੇਡ ਵਿਸਤਾਰ ਹੁੰਦਾ ਹੈ ਖੇਡ ਵਿਕਾਸ ਹੁੰਦਾ ਹੈ ਖਿਡਾਰੀ ਵੀ ਉਸੇ ਵਿੱਚੋਂ ਨਿਕਲਦੇ ਹਨ ਆਓ ਅਸੀਂ ਸਾਰੇ ਦੇਸ਼ਵਾਸੀ ਇਸ ਮੋਮੈਂਟਮ ਨੂੰ ਜਿੰਨਾ ਅੱਗੇ ਵਧਾ ਸਕਦੇ ਹਾਂ ਜਿੰਨਾ ਯੋਗਦਾਨ ਅਸੀਂ ਦੇ ਸਕਦੇ ਹਾਂ ਸਬਕਾ ਪ੍ਰਯਾਸ ਇਸ ਮੰਤਰ ਨਾਲ ਸਾਕਾਰ ਕਰਕੇ ਵਿਖਾਈਏ

ਜਦੁਰਾਨੀ ਜੀ ਹਰੇ ਕ੍ਰਿਸ਼ਨਾ
ਮੈਂ ਭਗਤੀ ਆਰਟ ਬਾਰੇ ਥੋੜ੍ਹਾ ਪੜ੍ਹਿਆ ਪਰ ਸਾਡੇ ਸਰੋਤਿਆਂ ਨੂੰ ਤੁਸੀਂ ਇਸ ਦੇ ਬਾਰੇ ਹੋਰ ਜਾਣਕਾਰੀ ਦਿਓ ਇਸ ਦੇ ਪ੍ਰਤੀ ਤੁਹਾਡਾ ਪਿਆਰ ਅਤੇ ਰੁਚੀ ਮਹਾਨ ਹੈ
ਸੋ ਭਕਤੀ ਆਰਟ ਵੇ ਹੇਵ ਓਨੇ ਆਰਟੀਕਲ ਆਈਐਨ ਥੇ ਭਕਤੀ ਆਰਟ ਇਲੂਮੀਨੇਸ਼ਨਜ਼ ਵ੍ਹਿਚ ਐਕਸਪਲੇਨਜ਼ ਹੋਵ ਥਿਸ ਆਰਟ ਆਈਐਸ ਨੋਟ ਕਮਿੰਗ ਫਰੋਮ ਥੇ ਮਾਈਂਡ ਓਰ ਇਮੈਜੀਨੇਸ਼ਨ ਬਟ ਇਤ ਆਈਐਸ ਫਰੋਮ ਥੇ ਐਂਸੀਐਂਟ ਵੈਡਿਕ ਸਕ੍ਰਿਪਚਰਜ਼ ਲਾਈਕ ਭ੍ਰਮ ਸੰਹਿਤਾ ਵੇਂ ਓਂਕਾਰਾਏ ਪਤਿਤੰ ਸਕਿਲਤੰ ਸਿਕੰਦ वें ओंकाराय पतितं स्क्लितं सिकंद ਫਰੋਮ ਥੇ goswamiਸ ਓਐਫ ਵ੍ਰਿੰਦਾਵਨ ਫਰੋਮ ਥੇ ਲੋਰਡ ਬ੍ਰਹਮਾ ਹਿਮਸੈਲਫ ਈਸ਼ਵਰ ਪਰਮ ਕ੍ਰਿਸ਼ਨ ਸਚਿਦਾਨੰਦ ਵਿਗ੍ਰਹ ईश्वर परम कृष्ण सच्चिदानन्द विग्रह ਹੋਵ ਹੇ ਕੈਰੀਜ਼ ਥੇ ਫਲੂਟ ਹੋਵ ਅੱਲ ਓਐਫ ਹਿਸ ਸੈਂਸਾਂ ਕੈਨ ਐਕਟ ਫੋਰ ਐਨੀ ਓਥਰ ਸੇਂਸੇ ਐਂਡ ਸ੍ਰੀਮਦ ਭਗਵਤਮ ਟੀਸੀਆਰ 9
09 ਬਰਹਾਪੀਂਡ ਨਟਵਰਵਪੁ ਕਰਣਯੋ ਕਰਣੀਕਾਰੰ बर्हापींड नटवरवपुः कर्णयो कर्णिकारं ਐਵਰੀਥਿੰਗ ਹੇ ਵੀਅਰਜ਼ ਏ ਕਰਨਿਕਾ ਫਲਾਵਰ ਓਨ ਹਿਸ ਈਏਆਰ ਹੇ ਮੇਕਸ ਥੇ ਇੰਪ੍ਰੈਸ਼ਨ ਓਐਫ ਹਿਸ ਲੋਟਸ ਫੀਟ ਅੱਲ ਓਵਰ ਥੇ ਲੈਂਡ ਓਐਫ ਵ੍ਰਿੰਦਾਵਨ ਥੇ ਕੋਵ ਹਰਡਜ਼ ਵਾਇਸਿੰਗ ਓਐਫ ਹਿਸ ਗਲੋਰੀਜ਼ ਹਿਸ ਫਲੂਟ ਅਟ੍ਰੈਕਟਸ ਥੇ ਹਾਰਟਸ ਐਂਡ ਮਾਈਂਡਜ਼ ਓਐਫ ਅੱਲ ਫਾਰਚੂਨੇਟ ਬੇਇੰਗਜ਼ ਸੋ ਐਵਰੀਥਿੰਗ ਆਈਐਸ ਫਰੋਮ ਐਂਸੀਐਂਟ ਵੈਡਿਕ ਸਕ੍ਰਿਪਚਰਜ਼ ਐਂਡ ਥੇ ਪਾਵਰ ਓਐਫ ਠੇਸੇ ਸਕ੍ਰਿਪਚਰਜ਼ ਵ੍ਹਿਚ ਏਆਰਈ ਕਮਿੰਗ ਫਰੋਮ ਟ੍ਰਾਂਸੈਂਡੈਂਟਲ ਪਰਸਨੈਲਿਟੀਜ਼ ਐਂਡ ਥੇ ਪੁਰੇ ਡਿਵੋਟੀਜ਼ ਵ੍ਹੋ ਏਆਰਈ ਬ੍ਰਿੰਗਿੰਗ ਇਤ ਥੇ ਆਰਟ ਹਾਸ ਥੀਅਰ ਪਾਵਰ ਐਂਡ ਥੱਟਸ ਵਾਈ ਆਈਟੀਐਸ ਟ੍ਰਾਂਸਫਾਰਮੇਸ਼ਨਲ ਇਤ ਆਈਐਸ ਨੋਟ ਮਾਈ ਪਾਵਰ ਏਟੀ ਅੱਲ
ਜਦੁਰਾਨੀ ਜੀ ਮੈਂ ਤੁਹਾਡੇ ਕੋਲੋਂ ਇੱਕ ਵੱਖਰੇ ਤਰ੍ਹਾਂ ਦਾ ਪ੍ਰਸ਼ਨ ਪੁੱਛਣਾ ਹੈਇੱਕ ਤਰ੍ਹਾਂ ਨਾਲ 1966 ਤੋਂ ਅਤੇ ਸਰੀਰਕ ਰੂਪ ਵਿੱਚ 1976 ਤੋਂ ਤੁਸੀਂ ਲੰਬੇ ਸਮੇਂ ਤੋਂ ਭਾਰਤ ਨਾਲ ਜੁੜੇ ਹੋਏ ਹੋ ਕੀ ਤੁਸੀਂ ਮੈਨੂੰ ਦੱਸੋਗੇ ਕਿ ਭਾਰਤ ਦਾ ਤੁਹਾਡੇ ਲਈ ਕੀ ਅਰਥ ਹੈ
ਪ੍ਰਾਈਮ ਮਿਨਿਸਟਰ ਜੀ ਇੰਡੀਆ ਮੀਨਜ਼ ਐਵਰੀਥਿੰਗ ਟੋ ਮੇ ਆਈ ਵਾਸ ਮੈਂਸ਼ਨਿੰਗ ਆਈ ਥਿੰਕ ਟੋ ਥੇ ਹੋਨਰੇਬਲ ਪ੍ਰੈਜ਼ੀਡੈਂਟ ਏ ਫੇਵ ਡੇਜ਼ ਏਜੀਓ ਥੱਟ ਇੰਡੀਆ ਹਾਸ ਕੋਮ ਯੂਪੀ ਸੋ ਮੁੱਚ ਆਈਐਨ ਟੈਕਨੀਕਲ ਐਡਵਾਂਸਮੈਂਟ ਐਂਡ ਫਾਲੋਇੰਗ ਥੇ ਵੈਸਟ ਵੇਰੀ ਵੇਲ ਵਿਥ ਟਵਿਟਰ ਐਂਡ ਇੰਸਟਾਗ੍ਰਾਮ ਐਂਡ ਆਈਫੋਨਜ਼ ਐਂਡ ਬਿਗ ਬਿਲਡਿੰਗਜ਼ ਐਂਡ ਸੋ ਮੁੱਚ ਫੈਸੀਲਿਟੀ ਬਟ ਆਈ ਨੋਵ ਥੱਟ ਥੱਟਸ ਨੋਟ ਥੇ ਰੀਅਲ ਗਲੋਰੀ ਓਐਫ ਇੰਡੀਆ
ਵਾਟ ਮੇਕਸ ਇੰਡੀਆ ਗਲੋਰੀਅਸ ਆਈਐਸ ਥੇ ਫੈਕਟ ਥੱਟ ਕ੍ਰਿਸ਼ਨਾ ਹਿਮਸੈਲਫ ਥੇ ਅਵਤਾਰੀ ਅਪੀਅਰਡ ਹੇਰੇ ਐਂਡ ਅੱਲ ਥੇ ਅਵਤਰਸ ਅਪੀਅਰਡ ਹੇਰੇ ਲੋਰਡ ਸ਼ਿਵਾ ਅਪੀਅਰਡ ਹੇਰੇ ਲੋਰਡ ਰਾਮ ਅਪੀਅਰਡ ਹੇਰੇ ਅੱਲ ਥੇ ਹੋਲੀ ਰਿਵਰਜ਼ ਏਆਰਈ ਹੇਰੇ ਅੱਲ ਥੇ ਹੋਲੀ ਪਲੇਸਾਂ ਓਐਫ ਵੈਸ਼ਨਵ ਕਲਚਰ ਏਆਰਈ ਹੇਰੇ ਐਂਡ ਸੋ ਇੰਡੀਆ ਐਸਪੈਸ਼ਲੀ ਵ੍ਰਿੰਦਾਵਨ ਆਈਐਸ ਥੇ ਮੋਸਟ ਇੰਪੋਰਟੈਂਟ ਪਲੇਸ ਆਈਐਨ ਥੇ ਯੂਨੀਵਰਸ ਵ੍ਰਿੰਦਾਵਨ ਆਈਐਸ ਥੇ ਸੋਰਸ ਓਐਫ ਅੱਲ ਥੇ ਵੈਕੁੰਠ ਪਲੈਨੇਟਸ ਥੇ ਸੋਰਸ ਓਐਫ ਦਵਾਰਿਕਾ ਥੇ ਸੋਰਸ ਓਐਫ ਥੇ ਵ੍ਹੋਲ ਮਟੀਰੀਅਲ ਕ੍ਰਿਏਸ਼ਨ ਸੋ ਆਈ ਲਵ ਇੰਡੀਆ
ਧੰਨਵਾਦ ਜਦੁਰਾਨੀ ਜੀ ਹਰੇ ਕ੍ਰਿਸ਼ਨਾ
ਸਾਥੀਓ ਦੁਨੀਆ ਦੇ ਲੋਕ ਅੱਜ ਜਦੋਂ ਭਾਰਤੀ ਅਧਿਆਤਮ ਅਤੇ ਦਰਸ਼ਨ ਦੇ ਬਾਰੇ ਇੰਨਾ ਕੁਝ ਸੋਚਦੇ ਹਨ ਤਾਂ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਇਨ੍ਹਾਂ ਮਹਾਨ ਪ੍ਰੰਪਰਾਵਾਂ ਨੂੰ ਅੱਗੇ ਲੈ ਕੇ ਜਾਈਏ ਜੋ ਸਮੇਂ ਤੋਂ ਬਾਹਰ ਹੈ ਉਸ ਨੂੰ ਛੱਡਣਾ ਹੀ ਹੈ ਲੇਕਿਨ ਜੋ ਕਾਲ ਤੋਂ ਪਰ੍ਹਾਂ ਹੈ ਉਸ ਨੂੰ ਅੱਗੇ ਵੀ ਲੈ ਜਾਣਾ ਹੈ ਅਸੀਂ ਆਪਣੇ ਪੁਰਬ ਮਨਾਈਏ ਉਨ੍ਹਾਂ ਦੇ ਵਿਗਿਆਨ ਨੂੰ ਸਮਝੀਏ ਉਸ ਦੇ ਪਿੱਛੇ ਦੇ ਅਰਥ ਨੂੰ ਸਮਝੀਏ ਏਨਾ ਹੀ ਨਹੀਂ ਹਰ ਪੁਰਬ ਵਿੱਚ ਕੋਈ ਨਾ ਕੋਈ ਸੰਦੇਸ਼ ਹੈ ਕੋਈ ਨਾ ਕੋਈ ਸੰਸਕਾਰ ਹੈ ਅਸੀਂ ਇਸ ਨੂੰ ਜਾਨਣਾ ਵੀ ਹੈ ਜੀਣਾ ਵੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵਿਰਾਸਤ ਦੇ ਰੂਪ ਵਿੱਚ ਉਸ ਨੂੰ ਅੱਗੇ ਵਧਾਉਣਾ ਵੀ ਹੈ ਮੈਂ ਇੱਕ ਵਾਰੀ ਫਿਰ ਸਾਰੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ

ਸਾਥੀਓ ਮੇਰੇ ਸਾਹਮਣੇ ਇੱਕ ਉਦਾਹਰਣ ਬਿਹਾਰ ਦੇ ਮਧੂਬਨੀ ਤੋਂ ਆਇਆ ਹੈ ਮਧੂਬਨੀ ਵਿੱਚ ਡਾ

ਮੇਰੇ ਪਿਆਰੇ ਦੇਸ਼ਵਾਸੀਓ
ਮਨ ਕੀ ਬਾਤ ਹੁਣ ਭਾਰਤ ਦੀਆਂ ਸਰਹੱਦਾਂ ਤੱਕ ਸੀਮਿਤ ਨਹੀਂ ਰਹੀ ਦੁਨੀਆ ਦੇ ਵੱਖਵੱਖ ਕੋਨਿਆਂ ਵਿੱਚ ਵੀ ਮਨ ਕੀ ਬਾਤ ਦੀ ਚਰਚਾ ਹੁੰਦੀ ਹੈ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਡੇ ਭਾਰਤੀ ਸਮਾਜ ਦੇ ਲੋਕ ਹਨ ਉਹ ਵੀ ਮੈਨੂੰ ਬਹੁਤ ਸਾਰੀਆਂ ਨਵੀਆਂਨਵੀਆਂ ਜਾਣਕਾਰੀਆਂ ਦਿੰਦੇ ਰਹਿੰਦੇ ਹਨ ਅਤੇ ਮੈਨੂੰ ਵੀ ਕਦੇਕਦੇ ਮਨ ਕੀ ਬਾਤ ਵਿੱਚ ਵਿਦੇਸ਼ਾਂ ਵਿੱਚ ਜੋ ਅਨੋਖੇ ਪ੍ਰੋਗਰਾਮ ਚਲਦੇ ਹਨ ਉਸ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚੰਗਾ ਲਗਦਾ ਹੈ ਅੱਜ ਵੀ ਮੈਂ ਤੁਹਾਡੀ ਜਾਣਪਛਾਣ ਕੁਝ ਅਜਿਹੇ ਲੋਕਾਂ ਨਾਲ ਕਰਵਾਵਾਂਗਾ ਲੇਕਿਨ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਆਡੀਓ ਸੁਣਾਉਣਾ ਚਾਹੁੰਦਾ ਹਾਂ ਥੋੜ੍ਹਾ ਗੌਰ ਨਾਲ ਸੁਣਨਾ
रेडियो युनिटी नाईन्टी एफ्
एम्
नमोनमः सर्वेभ्यः मम नाम गङ्गा भवन्तः शृण्वन्तु रेडियोयुनिटीनवतिएफ्
एम् एकभारतं श्रेष्ठभारतम् अहम् एकतामूर्तेः मार्गदर्शिका एवं रेडियोयुनिटीमाध्यमे आर्
अस्मि अद्य संस्कृतदिनम् अस्ति सर्वेभ्यः बहव्यः शुभकामनाः सन्ति सरदारवल्लभभाईपटेलमहोदयः लौहपुरुषः इत्युच्यते २०१३तमे वर्षे लौहसंग्रहस्य अभियानम् प्रारब्धम् १३४टनपरिमितस्य लौहस्य गलनं कृतम् झारखण्डस्य एकः कृषकः मुद्गरस्य दानं कृतवान् भवन्तः शृण्वन्तु रेडियोयुनिटीनवतिएफ्
एम् एकभारतं श्रेष्ठभारतम्
रेडियो युनिटी नाईन्टी एफ्
एम्
2

ਅਮਰਤਮ ਸੰਸਕ੍ਰਤਮ੍ ਮਿਤਰ ਸਰਸਮ੍ ਸਰਲਮ੍ ਵਚ
ਏਕਤਾ ਮੂਲਕਮ੍ ਰਾਸ਼ਟਰੇ ਗਿਆਨ ਵਿਗਿਆਨ ਪੋਸ਼ਕਮ੍
अमृतम् संस्कृतम् मित्र सरसम् सरलम् वचः
एकता मूलकम् राष्ट्रे ज्ञान विज्ञान पोषकम्
ਅਰਥਾਤ ਸਾਡੀ ਸੰਸਕ੍ਰਿਤ ਭਾਸ਼ਾ ਮਿੱਠੀ ਵੀ ਹੈ ਸਾਦੀ ਵੀ ਹੈ
ਸੰਸਕ੍ਰਿਤ ਆਪਣੇ ਵਿਚਾਰਾਂ ਆਪਣੇ ਸਾਹਿਤ ਦੇ ਮਾਧਿਅਮ ਨਾਲ ਇਹ ਗਿਆਨਵਿਗਿਆਨ ਅਤੇ ਰਾਸ਼ਟਰ ਦੀ ਏਕਤਾ ਦਾ ਵੀ ਪੋਸ਼ਣ ਕਰਦੀ ਹੈ ਉਸ ਨੂੰ ਮਜ਼ਬੂਤ ਕਰਦੀ ਹੈ ਸੰਸਕ੍ਰਿਤ ਸਾਹਿਤ ਵਿੱਚ ਮਨੁੱਖਤਾ ਅਤੇ ਗਿਆਨ ਦਾ ਅਜਿਹਾ ਹੀ ਅਲੌਕਿਕ ਦਰਸ਼ਨ ਹੈ ਜੋ ਕਿਸੇ ਨੂੰ ਵੀ ਆਕਰਸ਼ਿਤ ਕਰ ਸਕਦਾ ਹੈ ਹੁਣੇ ਜਿਹੇ ਹੀ ਮੈਨੂੰ ਕਈ ਅਜਿਹੇ ਲੋਕਾਂ ਦੇ ਬਾਰੇ ਜਾਨਣ ਨੂੰ ਮਿਲਿਆ ਜੋ ਵਿਦੇਸ਼ਾਂ ਵਿੱਚ ਸੰਸਕ੍ਰਿਤ ਪੜ੍ਹਾਉਣ ਦਾ ਪ੍ਰੇਰਕ ਕੰਮ ਕਰ ਰਹੇ ਹਨ ਅਜਿਹੇ ਹੀ ਇੱਕ ਵਿਅਕਤੀ ਹਨ ਸ਼੍ਰੀਮਾਨ ਰਟਗਰ ਕੋਰਟੇਨਹਾਸਰਟ ਜੋ ਆਇਰਲੈਂਡ ਵਿੱਚ ਸੰਸਕ੍ਰਿਤ ਦੇ ਪ੍ਰਸਿੱਧ ਵਿਦਵਾਨ ਅਤੇ ਅਧਿਆਪਕ ਹਨ ਅਤੇ ਉੱਥੋਂ ਦੇ ਬੱਚਿਆਂ ਨੂੰ ਸੰਸਕ੍ਰਿਤ ਪੜ੍ਹਾਉਂਦੇ ਹਨ ਇੱਧਰ ਸਾਡੇ ਇੱਥੇ ਪੂਰਬ ਵਿੱਚ ਭਾਰਤ ਅਤੇ ਥਾਈਲੈਂਡ ਦੇ ਵਿਚਕਾਰ ਸੰਸਕ੍ਰਿਤਿਕ ਸਬੰਧਾਂ ਦੀ ਮਜਬੂਤੀ ਵਿੱਚ ਸੰਸਕ੍ਰਿਤ ਭਾਸ਼ਾ ਦੀ ਵੀ ਇੱਕ ਮਹੱਤਵਪੂਰਨ ਭੂਮਿਕਾ ਹੈ ਡਾ
ਚਿਰਾਪਤ ਪ੍ਰਪੰਡਵਿਦਿਆ ਅਤੇ ਡਾ
ਕੁਸੁਮਾ ਰਕਸ਼ਾਮਣੀ ਇਹ ਦੋਵੇਂ ਥਾਈਲੈਂਡ ਵਿੱਚ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰਪ੍ਰਸਾਰ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਉਨ੍ਹਾਂ ਨੇ ਥਾਈ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਤੁਲਨਾਤਮਕ ਸਾਹਿਤ ਦੀ ਰਚਨਾ ਵੀ ਕੀਤੀ ਅਜਿਹੇ ਹੀ ਇੱਕ ਪ੍ਰੋਫੈਸਰ ਹਨ ਸ਼੍ਰੀਮਾਨ ਬੋਰਿਸ ਜਾਖਰਿਨ ਰੁੱਸੀਆ ਵਿੱਚ ਮੋਸਕੋ ਸਟੇਟ ਯੂਨੀਵਰਸਿਟੀ ਚ ਇਹ ਸੰਸਕ੍ਰਿਤ ਪੜ੍ਹਾਉਂਦੇ ਹਨ ਉਨ੍ਹਾਂ ਨੇ ਕਈ ਖੋਜ ਪੱਤਰ ਅਤੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ ਉਨ੍ਹਾਂ ਨੇ ਕਈ ਪੁਸਤਕਾਂ ਦਾ ਸੰਸਕ੍ਰਿਤ ਤੋਂ ਰੂਸੀ ਭਾਸ਼ਾ ਵਿੱਚ ਅਨੁਵਾਦ ਵੀ ਕੀਤਾ ਹੈ ਇਸੇ ਤਰ੍ਹਾਂ ਸਿਡਨੀ ਸੰਸਕ੍ਰਿਤ ਸਕੂਲ ਆਸਟਰੇਲੀਆ ਦੇ ਉਨ੍ਹਾਂ ਮੁੱਖ ਸੰਸਥਾਨਾਂ ਵਿੱਚੋਂ ਇੱਕ ਹੈ ਜਿੱਥੇ ਵਿਦਿਆਰਥੀਆਂ ਨੂੰ ਸੰਸਕ੍ਰਿਤ ਭਾਸ਼ਾ ਪੜ੍ਹਾਈ ਜਾਂਦੀ ਹੈ ਇਹ ਸਕੂਲ ਬੱਚਿਆਂ ਦੇ ਲਈ ਸੰਸਕ੍ਰਿਤ ਗ੍ਰਾਮਰ ਕੈਂਪ ਸੰਸਕ੍ਰਿਤ ਨਾਟਕ ਅਤੇ ਸੰਸਕ੍ਰਿਤ ਦਿਵਸ ਵਰਗੇ ਪ੍ਰੋਗਰਾਮਾਂ ਦਾ ਵੀ ਆਯੋਜਨ ਕਰਦੇ ਹਨ
ਸਾਥੀਓ ਹਾਲੀਆ ਦਿਨਾਂ ਵਿੱਚ ਜੋ ਕੋਸ਼ਿਸ਼ਾਂ ਹੋਈਆਂ ਹਨ ਉਨ੍ਹਾਂ ਨਾਲ ਸੰਸਕ੍ਰਿਤ ਨੂੰ ਲੈ ਕੇ ਇੱਕ ਨਵੀਂ ਜਾਗਰੂਕਤਾ ਆਈ ਹੈ ਹੁਣ ਸਮਾਂ ਹੈ ਕਿ ਇਸ ਦਿਸ਼ਾ ਵਿੱਚ ਅਸੀਂ ਆਪਣੇ ਯਤਨ ਹੋਰ ਵਧਾਈਏ ਆਪਣੀ ਵਿਰਾਸਤ ਨੂੰ ਸਹੇਜਣਾ ਉਸ ਨੂੰ ਸੰਭਾਲਣਾ ਨਵੀਂ ਪੀੜ੍ਹੀ ਨੂੰ ਦੇਣਾ ਇਹ ਸਾਡੇ ਸਾਰਿਆਂ ਦਾ ਫ਼ਰਜ਼ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਉਸ ਤੇ ਹੱਕ ਵੀ ਹੈ ਹੁਣ ਸਮਾਂ ਹੈ ਇਨ੍ਹਾਂ ਕੰਮਾਂ ਦੇ ਲਈ ਵੀ ਸਾਡੇ ਯਤਨ ਜ਼ਿਆਦਾ ਵਧਣ ਸਾਥੀਓ ਜੇਕਰ ਤੁਸੀਂ ਇਸ ਤਰ੍ਹਾਂ ਦੇ ਯਤਨਾਂ ਵਿੱਚ ਜੁਟੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਜਾਣਦੇ ਹੋ ਅਜਿਹੀ ਕੋਈ ਜਾਣਕਾਰੀ ਤੁਹਾਡੇ ਕੋਲ ਹੈ ਤਾਂ ਕ੍ਰਿਪਾ ਕਰਕੇ ਸੈਲੀਬ੍ਰੇਟਿੰਗਸੰਸਕ੍ਰਿਤ ਦੇ ਨਾਲ ਸੋਸ਼ਲ ਮੀਡੀਆ ਤੇ ਉਨ੍ਹਾਂ ਨਾਲ ਸਬੰਧਿਤ ਜਾਣਕਾਰੀ ਜ਼ਰੂਰ ਸਾਂਝੀ ਕਰੋ

ਵਿਸ਼ਵਸਯ ਕ੍ਰਤੇ ਯਸਯ ਕਰਮਵਯਾਪਾਰ ਸ ਵਿਸ਼ਵਕਰਮਾ
विश्वस्य कृते यस्य कर्मव्यापारः सः विश्वकर्मा

ਮੇਰੇ ਪਿਆਰੇ ਦੇਸ਼ਵਾਸੀਓ ਇਹ ਸਮਾਂ ਆਜ਼ਾਦੀ ਦੇ 75ਵੇਂ ਸਾਲ ਦਾ ਹੈ ਇਸ ਸਾਲ ਤਾਂ ਅਸੀਂ ਹਰ ਦਿਨ ਨਵੇਂ ਸੰਕਲਪ ਲੈਣੇ ਹਨ ਨਵਾਂ ਸੋਚਣਾ ਹੈ ਅਤੇ ਕੁਝ ਨਵਾਂ ਕਰਨ ਦਾ ਆਪਣਾ ਜਜ਼ਬਾ ਵਧਾਉਣਾ ਹੈ ਸਾਡਾ ਭਾਰਤ ਹੁਣ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ ਉਦੋਂ ਸਾਡੇ ਸੰਕਲਪ ਹੀ ਉਸ ਦੀ ਸਫਲਤਾ ਦੀ ਬੁਨਿਆਦ ਵਿੱਚ ਨਜ਼ਰ ਆਉਣਗੇ ਇਸ ਲਈ ਅਸੀਂ ਇਹ ਮੌਕਾ ਜਾਣ ਨਹੀਂ ਦੇਣਾ ਅਸੀਂ ਇਸ ਵਿੱਚ ਆਪਣਾ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਦੇਣਾ ਹੈ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਵਿਚਕਾਰ ਅਸੀਂ ਇੱਕ ਗੱਲ ਹੋਰ ਯਾਦ ਰੱਖਣੀ ਹੈ ਦਵਾਈ ਵੀ ਕੜ੍ਹਾਈ ਵੀ ਦੇਸ਼ ਵਿੱਚ 62 ਕਰੋੜ ਤੋਂ ਜ਼ਿਆਦਾ ਵੈਕਸੀਨ ਦੀ ਦੋਸੇ ਦਿੱਤੀ ਜਾ ਚੁੱਕੀ ਹੈ ਲੇਕਿਨ ਫਿਰ ਵੀ ਅਸੀਂ ਸਾਵਧਾਨੀ ਰੱਖਣੀ ਹੈ ਸਤਰਕ ਰਹਿਣਾ ਹੈ ਅਤੇ ਹਾਂ ਹਮੇਸ਼ਾ ਦੀ ਤਰ੍ਹਾਂ ਜਦੋਂ ਵੀ ਕੁਝ ਨਵਾਂ ਕਰੋ ਨਵਾਂ ਸੋਚੋ ਤਾਂ ਉਸ ਵਿੱਚ ਮੈਨੂੰ ਵੀ ਜ਼ਰੂਰ ਸ਼ਾਮਲ ਕਰਨਾ ਮੈਨੂੰ ਤੁਹਾਡੀਆਂ ਚਿੱਠੀਆਂ ਅਤੇ ਮੈਸੇਜਿਜ਼ ਦਾ ਇੰਤਜ਼ਾਰ ਰਹੇਗਾ ਇਸੇ ਕਾਮਨਾ ਦੇ ਨਾਲ ਤੁਹਾਨੂੰ ਆਉਣ ਵਾਲੇ ਪੁਰਬਾਂ ਦੀਆਂ ਇੱਕ ਵਾਰ ਫਿਰ ਢੇਰਾਂ ਵਧਾਈਆਂ ਬਹੁਤਬਹੁਤ ਧੰਨਵਾਦ
ਨਮਸਕਾਰ